ਨਾਲੇ ਸਾਹਮਣੇ ਕੁਝ ਕੁਰਸੀਆਂ ਤੇ ਨਾਲੇ ਕੁਝ ਬੈਂਚ --

ਤੇ ਨਾਲੇ ਕਮਰੇ ਵਿਚ ਇੱਕ ਬੈਡ ਲਗਾਯਾ ਗਯਾ ਐ।

ਇੱਕ ਗੇਟ ਲੱਗਿਆ ਏ ਤੇ ਨਾਲੇ ਸਾਹਮਣੇ ਕੁਝ ਕੁਰਸੀਆਂ ਤੇ ਨਾਲੇ --

ਤੇ ਨਾਲੇ ਸਾਹਮਣੇ ਕੁਝ ਬੋਰਡ ਲਗਾਏ ਗਏ ਨੇ।

ਕੁਝ ਕੁਰਸੀਆਂ ਤੇ ਨਾਲੇ ਕੁੱਛ ਬੈਂਚ ਰੱਖੇ ਗਏ ਨੇਂ।

ਤੇ ਨਾਲ਼ੇ ਕੰਧ ਦੇ ਓੱਤੇ ਇੱਕ ਟੀ_ਵੀ ਲਗਾਇਆ ਗਿਆ ਐ।

ਤੇ ਨਾਲੇ ਸਾਹਮਣੇ ਕੁਝ ਮੂਰਤੀਆਂ ਰੱਖਿਆਂ ਗਈਆਂ ਨੇਂ।

ਸਾਹਮਣੇ ਬਹੁਤ ਸਾਰੇ ਕੱਪੜੇ ਰੱਖੇ ਗਏ ਨੇ।

ਤੇ ਨਾਲੇ ਸਾਹਮਣੇ ਕੁਛ ਸਜਾਵਟ ਕੀਤੀ ਗਈ ਐ ਨਾਲੇ ਸਾਹਮਣੇ ਕੁਛ ਖਾਣ ਪੀਣ ਦੀ--

ਤੇ ਨਾਲੇ ਦੁਕਾਨ ਦੇ ਵਿੱਚ ਬਹੁਤ ਸਾਰੇ ਕੱਪੜੇ ਰੱਖੇ ਗਏ ਨੇ।

ਸਾਹਮਣੇ ਕੁੱਛ ਸਜਾਵਟ ਕੀਤੀ ਗਈ ਹੈ ਤੇ ਨਾਲੇ ਸਾਹਮਣੇ ਕੁੱਛ ਬੋਰਡ ਲਗਾਏ ਗਏ ਨੇਂ ਨਾਲੇ --